ਉਨ੍ਹਾਂ ਦੇ ਠੋਕ ਕੇ ਕਯੀ ਵਾਰੀ ਜੰਗਲੀ ਜਾਨਵਰਾਂ ਵਾਂਗ ਵਡੇ ਪੱਧਰ ਤੇ ਓਹਨਾ ਦਾ ਕਤਲੇਆਮ ਕਰਕੇ ਵੀ ਖੋਇਆਂ ਗਿਆ ਕਾਲੇ ਲੋਕਾਂ ਦੀ ਲੁੱਟ ਕੀਤੀ ਗਈ ਆਧੁਨਿਕ ਯੁਗ ਵਿਚ ਉਹਨਾਂ ਨੂੰ ਗੁਲਾਮ ਬਨਾਯਾ ਗਿਆ ਜਦੋ ਕਿ ਬਾਕੀ ਦੁਨੀਆਂ ਵਿੱਚ ਗੁਲਾਮੀ ਪ੍ਰਥਾ ਬਹੁਤ ਸਮਾਂ ਪਹਿਲਾਂ ਖ਼ਤਮ ਹੋ ਚੁਕੀ ਸੀ ਕਾਲੇ ਲੋਕਾਂ ਨੂੰ ਪਹਿਲਾਂ ਖੇਤੀ ਬਾੜੀ ਅਤੇ ਘਰੇਲ਼ੂ ਯੁੱਧ ਤੋਂ ਬਾਅਦ ਕਾਰਖਾਨਿਆਂ ਵਿਚ ਉਤਪਾਦਨ ਲਯੀ ਵਰਤਿਆ ਗਿਆ

ਲਾਤੀਨੀ ਲੋਕਾਂ ਦੀ ਵਿਆਪਕ ਲੁੱਟ ਸ਼ੁਰੂ ਹੋਈ ਖੇਤੀਬਾੜੀ ਬਾਗਬਾਨੀ ਅਤੇ ਹੋਰ ਬਹੁਤ ਘੱਟ ਉਜਰਤ ਵਾਲੇ ਕੰਮਾਂ ਜਿਵੇਂ ਵਪਾਰਕ ਆਦਰਿਆਂ ਦੀ ਸਫ਼ਾਈ ਅਤੇ ਘਰੇਲੂ ਕੰਮਕਾਜ ਆਦਿ ਲਾਤੀਨੀ ਲੋਕਾਂ ਨੂੰ ਲਾਇਆ ਗਿਆ ਇਹ ਕਾਲੇ ਲੋਕਾਂ ਨਾਲੋਂ ਵੀ ਸਸਤੇ ਪੈਂਦੇ ਹਨ ਕਿਉਂਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਗ਼ੈਰ-ਕਾਨੂੰਨੀ ਆਵਾਸੀ ਹਨ ਇਸ ਲਯੀ ਇਹ ਬਹੁਤ ਹੀ ਘੱਟ ਉਜਰਤ ਉਤੇ ਅਤੇ ਬਿਨਾ ਕੋਈ ਸਹੂਲਤ ਦੇ ਵੀ ਕੰਮ ਕਰਨ ਲਯੀ ਮਜਬੂਰ ਮਹਾ ਸ਼ਕਤੀਆਂ ਬਾਰੇ ਜਾਣਕਾਰੀ ਦੇਯੋ ਹਾਂਜੀ ਜੀ ਸਨ eighteen forty six ਤੋਂ eighteen forty eight ਤਕ ਅਮਰੀਕੀ ਸੇਕੀਤੋ ਯੁੱਧ ਚੱਲਿਆ ਜਿਸ ਵਿੱਚ ਅਮਰੀਕਾ ਦੀ ਜਿੱਤ ਹੋਈ ਅਤੇ ਮੈਕਸੀਕੋ ਦਾ ਬਹੁਤ ਸਾਰਾ ਇਲਾਕਾ ਅਮਰੀਕਾ ਨੇ ਆਪਣੇ ਵਿਚ ਮਿਲਾ ਲਿਆ ਅਮਰੀਕਾ ਦਾ ਸਾਰਾ ਪੱਛਮੀ ਕੱਢ ਅਤੇ ਦੱਖਣ-ਪੱਛਮੀ ਹਿੱਸਾ ਪਹਿਲਾਂ ਮੈਕਸੀਕੋ ਦਾ ਹਿੱਸਾ ਹੁੰਦਾ ਸੀ ਇਸ ਜਿੱਤ ਨਾਲ ਅਮਰੀਕਾ ਇੱਕ ਅਹਿਮ ਸ਼ਕਤੀ ਵਜੋਂ ਉਭਰਿਆ ਸਨ eighteen sixty one to eighteen sixty five ਤਕ ਚਲੇ ਘਰੇਲੂ ਯੁੱਧ ਨੇ ਅਮਰੀਕਾ ਨੂੰ ਇਕ ਉਤਪਾਦਕ ਸ਼ਕਤੀ ਵਜੋਂ ਸਥਾਪਿਤ ਕਰਨ ਵਿਚ ਇਹ ਅਹਿਮ ਭੂਮਿਕਾ ਨਿਭਾਈ ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਉਤਰੀ ਅਤੇ ਦੱਖਣੀ ਹਿੱਸਿਆਂ ਵਿਚ ਵੰਡਿਆ ਹੋਇਆ ਸੀ ਉਤਰ ਵਿੱਚ ਲੱਗੇ ਕਾਰਖਾਨਿਆਂ ਵਿੱਚ ਕੰਮ ਕਰਨ ਲਈ ਕੀਤੀਆ ਦੀ ਘਾਟ ਸੀ ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖੇਤੀਬਾੜੀ ਮੁੱਖ

ਵਿੱਚ ਮਜ਼ਦੂਰੀ ਕਰਨ ਲਈ ਆਜ਼ਾਦ ਹੋ ਗਏ ਇਸ ਤੋਂ ਬਾਅਦ ਅਮਰੀਕਾ ਦੁਨੀਆਂ ਦੀ ਇੱਕ ਮਹੱਤਵਪੂਰਨ ਉਤਪਾਦਕ ਸ਼ਕਤੀ ਬਣ ਗਿਆ ਦੋ ਮਹਾ ਸ਼ਕਤੀਆਂ ਬਾਰੇ ਦਸਿਓ ਜੀ ਸਨ nineteen fourteen to nineteen eighteen ਤਕ ਚੱਲੇ ਪਹਿਲੀ ਸੰਸਾਰਿਕ ਜੰਗ ਵਿਚ ਅਮਰੀਕਾ ਨੇ ਭੂਮਿਕਾ ਨਿਭਾਈ ਤੇ ਇਕ ਵੱਡੀ ਸ਼ਕਤੀ ਬਣ ਗਿਆ ਸਨ nineteen thirteen nine to nineteen forty five ਤਕ ਚਲੇ ਦੂਜੇ ਸੰਸਾਰ ਜਗ ਤੋਂ ਬਾਅਦ ਅਮਰੀਕਾ ਸੰਸਾਰ ਦਾ ਸਬਤੋ ਸ਼ਕਤੀਸ਼ਾਲੀ ਦੇਸ਼ ਬਣ ਗਿਆ ਇਸ ਯੁੱਧ ਤੋਂ ਬਾਦ ਸੰਸਾਰ ਦੋ ਗੁਟਾਂ ਵਿੱਚ ਵੰਡਿਆ ਗਿਆ ਇਕ ਪਾਸੇ ਅਮਰੀਕਾ ਸੀ ਅਗਵਾਈ ਹੇਠ ਪੱਛਮੀ ਦੇਸ਼ਾਂ ਦਾ ਗੁੱਟ ਅਤੇ ਦੂਜੇ ਪਾਸੇ ਸੋਵੀਅਤ ਜਰਮਨ ਦੀ ਅਗਵਾਈ ਹੇਠ ਪੂਰਬੀ ਯੂਰਪੀ ਦੇਸ਼ਾਂ ਦਾ ਗੁੱਟ ਸੰਨ nineteen forty six to nineteen ninety one ਤੱਕ ਦੇ ਸਮੇਂ ਨੂੰ ਅਸੀਂ ਸ਼ੀਤ ਯੁੱਧ ਦਾ ਸਮਾਂ ਕਹਿ ਸਕਦੇ ਹਾਂ ਕਿਓਂਕਿ ਭਾਵੇਂ ਖੁਲ ਕੇ ਲੜਾਈ ਨਹੀਂ ਹੋਈ ਪਰ ਦੋਵਾਂ ਵਿੱਚ ਵਿਚਾਰਧਾਰਕ ਹਥਿਆਰਾਂ ਦੀ ਲੋੜ ਤੇ ਜਾਸੂਸੀ ਟਕਰਾਅ ਹੁੰਦਾ ਰਿਹਾ ਅਤੇ ਆਨੇ-ਬਹਾਨੇ ਪ੍ਰੋਕਸੀ ਲੜਾਈਆਂ ਹੁੰਦੀਆਂ ਰਹੀਆਂ ਆਰਥਿਕ ਸਾਲ nineteen ninety one ਵਿਚ ਸੋਵੀਅਤ ਯੂਨੀਅਨ ਟੁੱਟ ਗਿਆ ਤੇ ਅਮਰੀਕਾ ਦੁਨੀਆਂ ਦੀ ਇੱਕੋਇੱਕ ਮਹਾਂਸ਼ਕਤੀ ਬਣ ਗਿਆ ਸਾਲ nineteen ninety one to one ਤੋਂ two thousand ten ਤਕ ਤਕਰੀਬਨ ਵੀਹ ਸਾਲ ਦਾ ਸਮਾਂ ਅਮਰੀਕੀ ਯੁੱਗ ਕਿਹਾ ਕਿਹਾ ਸਕਦਾ ਹੈ ਪਰ ਇਕੀਵੀਂ ਸਦੀ ਦੇ ਦੂਜੇ ਦਹਾਕੇ ਤੱਕ ਅਮਰੀਕਾ ਢੁੰਗੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਅਤੇ ਦੁਨਿਆ ਵਿਚ ਇਕ ਇਕੋ ਇਕ ਮਹਾਂਸ਼ਕਤੀ ਵਜੋਂ ਆਪਣੀ ਪ੍ਰਬਲਬਤਾ ਕਾਇਮ ਨਹੀਂ ਰੱਖ ਸਕਿਆ ਇਹ ਸੰਕਟ ਸਿਰਫ ਆਰਥਿਕ ਨਹੀਂ ਹੈ ਭਾਵੇਂ ਮੁਖ ਤੋਰ ਤੇ ਆਰਥਿਕ ਸੰਕਟ ਵਜੋਂ ਸਾਹਮਣੇ ਆਇਆ ਹੈ ਇਹ ਸੰਕਟ ਵਿਆਪਕ ਹੈ ਜਿਸ ਵਿਚ ਸਮਾਜਿਕ ਸੱਭਿਆਚਾਰਕ ਅਤੇ ਘਟ ਰਹੀ ਫੋਜ ਸ਼ਕਤੀ ਕੁਜ ਸ਼ਕਤੀ ਵਰਗੇ ਪਖ ਵੀ ਸ਼ਾਮਲ ਹਨ ਏਸ਼ੀਆ ਤੇ ਚੀਨ ਦੇ ਉਭਾਰ ਨੇ ਅਮਰੀਕਾ ਦੇ ਦੁਨੀਆ ਦੇ ਇੱਕੋ ਇੱਕ ਮਹਾਂਸ਼ਕਤੀ ਵਜੋਂ ਵਜੂਦ ਨੂੰ ਖਤਮ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਰਾਜ ਅਮਰੀਕਾ ਵਿਚ ਸਾਰੀਆਂ ਚੋਣਾਂ ਨਵੰਬਰ ਮਹੀਨੇ ਹੁੰਦੀਆਂ ਹਨ ਅਖਬਾਰਾਂ ਵਿਚੋਂ ਸਰਕਾਰੀ ਇਸ਼ਤਿਹਾਰ ਬਹੁਤ ਹੀ ਘਟ ਆਉਂਦੇ ਹਨ ਕੋਈ ਨੀਵ ਪੱਥਰ ਰੱਖਦਾ ਹੈ ਤੇ ਨਾ ਹੀ ਕੋਈ ਉਦਘਾਟਨ ਕਰਦਾ ਹੈ ਇਹ ਲੋਗ ਸਮਾਂ ਬਰਬਾਦ ਨਹੀਂ ਕਰ ਰਹੇ ਤੇ ਨਾ ਹੀ ਇਸ਼ਤਿਹਾਰ ਇਸ਼ਤਿਹਾਰ ਬਾਜੀ ਤੇ ਪੈਸਾ ਖਰਚ ਕਰਦੇ ਹਨ ਰਾਸ਼ਟਰਪਤੀ ਦੀ ਚੋਂਣ ਸਿਧਿ ਹੁੰਦੀ ਹੈ ਤੇ ਹੁੰਦੀ ਵੀ ਚਾਰ ਸਾਲ ਲਈ ਹੈ ਉਹ ਸਾਰੀਆਂ ਸ਼ਕਤੀਆਂ ਜੋ ਸਾਡੇ ਪ੍ਰਧਾਨਮੰਤਰੀ ਕੋਲ ਹੋਣ ਉਹ ਰਾਸ਼ਟਰਪਤੀ ਕੋਲ ਹਨ ਸਿਧਿ ਚੌਣ ਹੋਣ ਕਰਕੇ ਰਾਸ਼ਟਰਪਤੀ ਨੂੰ ਸਾਰੀਆਂ ਸੂਬਿਆਂ ਦਾ ਧਯਾਨ ਰੱਖਣਾ ਪੈਂਦਾ ਹਾਂਜੀ ਜੀ ਧੰਨਵਾਦ ਜੀ ਸਮਾਂ ਕਢਣ ਲਯੀ ਗੱਲ ਕਰਨ ਲਯੀ

ਹਾਂ ਜੀ ਕੀ ਕਰਨ ਡਏ?

ਵਾਜ਼ ਆਉਣ ਡਈਆ ਨਾ ਕਿਹੜੇ ਕੌਰ ਨੇ ਵਿੱਚ ਵੜਿਆ ਉਹਨੂੰ ਮੈਂ ਵੀ ਦੇਖਿਆ

ਕੁਝ ਨਹੀਂ ਕਰਨਾ ਕਿ ਤੁਹਾਨੂੰ ਯਾਦ

ਆਹੋ ਖਿਝ ਕੇ ਕੀ ਕਰਨਾ ਲੈ ਇਹਦੇ ਚ ਕਾਹਦੀ ਖਿਝ ਹੈ ਹੈਂ ਦਸ ਹੋਵੇ ਕੇ ਨਹੀਂ ਹੂੰ ਹੂੰ

ਦੋ ਸੌ ਹਾ ਦੋ ਸੌ ਡਾ ਵੀ ਦਿੱਤਾ ਜਿੰਨੇ ਕਮਾਉਣੀ ਉਹਨੇ ਤੇ ਡਾ ਵੀ ਦਿੱਤੇ ਹੈਂ ਦਸ ਕਦੇ ਕੰਮ ਦੀ ਕਮੀ ਹੋਈ ਹੂੰ ਹੂੰ ਬੱਚਤ ਕਰੋ ਤੇ ਬੱਚਤ daddy ਨੇ ਹੁਣ ਕਿਹੜਾ ਰੋਟੀ ਖਾਣੀ daddy ਨੇ ਹੁਣ ਖਾ ਲਈ ਸਵੇਰੇ ਖਾਣੀ ਰੋਟੀ ਹੁਣ

ਹੂੰ ਪਾ ਦਵੀ ਮੈਂ ਕਿਹਾ ਛੱਲਾ

ਮੈਂ ਕਿਹਾ ਰਾਜੇ ਨੂੰ ਪੁੱਛ ਲਓ ਕੁਝ ਖਾਣਾ ਆ ਦਵਾਈ

ਹੂ ਚਲੀਏ ਦਵਾਈ ਲੈਣ ਤੂੰ ਦਵਾਈ ਲੈਣੀ

ਸਿਰ ਦੁੱਖਨ ਡਇਆ

ਆਪੇ ਹੋ ਜਾਣਾ ਠੀਕ ਹੈ

ਵੇਖ ਕੇ ਬਹਿ ਕੀ ਚੱਲਦਾ ਕੀ

ਕੁਝ ਨਹੀਂ ਯਾਰ ਖਿਝ ਖਿਝ ਪੈਨ ਡਏ ਖਿਝ ਖਿਝ ਜੀ ਨਹੀਂ ਲੱਗਣ ਡਆ ਤੇ ਚੱਲੀਏ ਪਿੰਡ ਸ਼ੋਡਾ ਦੇ ਏ

ਚੱਲੀਏ ਪਿੰਡ ਹੂ

ਏਦਾਂ ਏਦਾਂ ਗੱਲਾਂ ਤੁਹਾਨੂੰ ਕਿੱਥੇ ਜਾਣਾ ਵਾਂ ਹੈਂ ਅੱਜ ਤੋਂ ਬਾਦ ਜੇ ਏਦਾਂ ਗੱਲ ਕਰੀਤੇ ਇਕ ਵੱਜਣੀਆਂ ਕਰਦ ਕਿ ਵੱਜਣੀ

ਹੁੰ ਮੇਰਾ ਤੇਜੀ

ਰਾਤੀਂ ਵੀ ਮੈਂ ਖੰਗ ਦਾ ਹੀ ਰਿਹਾ ਸੀ ਨਾ ਮੈਂ ਆਹ ਵੇਖਲਾ ਮੈਂ ਕਿੰਨੀ ਵਾਰੀ ਕਿਹਾ ਦਵਾਈ ਦੇਵਾਂ ਦਵਾਈ ਕੈਣ ਡਈ ਮੈਂ ਕਿਹਾ ਤੇ

ਮੈਂ ਤੈਨੂੰ ਉੱਠਣ ਦਿੱਤਾ ਦਸ ਮੈਂ ਤੈਨੂੰ ਪਰ ਮੈਂ ਤੇ ਪੁੱਛਿਆ ਨਾ ਮੇਰਾ ਕਿੰਨੀ ਵਾਰੀ ਪੁੱਛਣ ਦਾ ਫਰਜ ਹੀ ਉਹ ਅੱਛਾ ਬੰਦਾ ਹੁਣ ਲਿਆ ਕੇ ਦੇਵੇ ਲੈ ਆਪੇ ਕਹਿੰਦਾ ਮੈਂ ਨਹੀਂ ਖਾਣੀ ਮੈਂ ਕਿਹਾ ਸੱਚੀ ਨਹੀਂ ਖਾਣੀ ਜਾ ਵੇ ਮੈਂ ਉੱਠ ਕੇ ਮੈਂ ਉਹ ਨਹੀਂ ਕੀਤਾ ਕੂਲਰ ਨਹੀਂ ਬੰਦ ਕੀਤਾ ਜਲਾਇਆ ਨਹੀਂ ਦੋ ਤਿੰਨ ਵਾਰੀ ਮੱਛਰ ਬੜਾ ਸੀ

handfree ਕਿਤੋਂ ਕਰੀਦਾ

ਨਹੀਂ ਉ ਉਹ ਲਾਹ ਕੇ ਤੇ ਕੀਤਾ ਸੀਗਾ

ਮੈਂ ਕਿਹਾ ਨਿਕਾਲ ਕੇ ਤੇ ਕੀਤਾ ਸੀ

ਕੀਤਾ ਕਿ ਨਹੀਂ ਕਹਿੰਦੀ ਇੰਝ ਆ

ਹਾਂ ਉਸੇ ਵੇਲੇ ਮੈਂ ਨਪ ਦੇਣੀ ਹੁੰਦੀ ਹੈ ਮੇਰਾ ਰਾਦਾ ਹੁਣ ਨਪਿਆ ਜੇ

ਐਵੇਂ ਹੀ ਉਹ ਤੇ ਮੈਂ ਬੜੇ ਚਿਰ ਦਾ ਨਪਿਆ ਓਦੋਂ ਦਾ ਹੀ ਅੱਛਾ

ਹੂ ਦੋ ਵਾਰੀ ਵਹਿੰਦਾ ਕੇ ਕੌਣ ਹੈਗਾ

ਆਕਰ ਕੇ ਪੂਰਾ ਦੋ ਵਾਰੀ ਹੋਰ ਰਹਿੰਦਾ ਹੀ

ਐਵੇਂ ਹੀ ਦੋ ਵਾਰੀਂ ਅੱਛਾ ਮੰਨ ਲਉ ਭਈ ਜੀਹਦੇ ਨਾਲ ਗੱਲ ਕਰ ਡਹੇ ਹਾਂ ਓਦੋਂ ਦੀ ਤੇ ਉਹਦੇ ਨਾਲ ਹੀ ਕਰੀ ਜਾਣੀਆਂ

ਅੱਛਾ ਤੇ ਜੇ ਮੰਨ ਲਓ ਆਪਾਂ ਹੁਣ ਤੁਹਾਡੇ ਨਾਲ ਗੱਲ ਹੋ ਗਈ ਆ complete ਤੇ ਹੋਰ ਨਹੀਂ ਆਪਾਂ ਇਹਨੂੰ ਲਾਹ ਸਕਦੇ ਕਿਸੇ ਹੋਰ ਨੂੰ ਲਾਹ ਸਕਦੇ ਹੈਂ no no no yes

ਕਿ ਹੁਣ ਤੂੰ ਲਾਹ ਆਈ ਕੇ ਏਦਾਂ ਹੀ ਚਲਾਇਆ

ਮੈਂ ਕਿਹਾ ਬੀਬੀ ਨੂੰ phone ਤੂੰ ਲਾਇਆ ਸੀ ਕੇ ਉਹਨਾਂ ਨੇ ਲਾਇਆ ਸੀ

ਦੀਦੀ ਨੂੰ ਕੇ ਬੀਬੀ ਨੂੰ

ਬੀਬੀ ਦਾ ਨਹੀਂ ਉਧਰੋਂ ਆਇਆ ਸੀ ਸ਼ਹਿਰ ਵੱਲੋਂ ਲਾਉਣ ਡਈ ਸੀ

ਗਾਜਰ ਖਾਓ ਨਾਂ

ਹੈਂ ਸੜੀ ਹੋਈ ਗਾਜਰ ਰਹਿ ਗਈਆ ਆਹੋ ਸਾਡੀਆਂ ਗਾਜਰਾਂ ਲੈ ਕੇ ਬਹਿ ਗਏ ਸਬਜ਼ੀ ਨਹੀਂ ਲੈਣੀ ਆਦੀ ਮੈਨੂੰ ਕਰਿਆ ਕਰੋ ਗਾੜੀ ਤਾਂ ਕੀ ਸੀ ਤੂੰ ਆ ਕੇ

ਕੁਝ ਵੀ ਨਹੀਂ ਆਵੇ ਗਾਨਾ ਹੋਰ ਠੀਕ ਜੇ

ਹੂ

ਹੈਂ ਉਹਨਾਂ ਨੇ ਸਗੋਂ ਪੁੱਛਿਆ ਨਹੀਂ ਹੁਣ ਠੀਕ ਆ ਰਾਜੀ ਨਾ ਮੈਂ ਨਹੀਂ ਪੁੱਛਦਾ ਉਹ ਲਾਗੇ ਨਹੀਂ ਸੀ

ਲੱਖੋਂ ਨਾਲ ਵੀ ਨਹੀਂ ਕੀਤੀ ਮੰਮੀ ਨੇ ਸੁੱਟ ਦਿੱਤੀ ਚਰਖੜੀ ਉਹ ਵੀ

ਕਲ ਹੀ ਹੋਇਆ ਮੰਮੀ ਦਾ ਜਿਹੜੀ ਚੀਜ਼ ਇਕ ਵਾਰੀ ਦੇਖ ਲਵੋ ਉਹਨੇ ਕਿਹਨਾ ਆਵੀਂ ਸਾਰੀਆਂ ਲੈ ਲਈਏ ਬੜਾ ਤਮਾਸ਼ਾ ਇਹਦੇ ਵਿੱਚ ਨਹੀਂ ਇੱਕ ਚੀਜ਼ ਲੈ ਲਈ ਫੇਰ ਲਸਣ ਅਦਰਕ ਸਾਰਾ ਕੁਝ ਹੀ ਲਸਣ ਤੇ ਪਿਆਜ਼ ਮੈਂ ਕੈਨ ਵੀ ਡਈ ਕੇ ਲਸਨ ਪਿਆਰਵਾਂ ਨਹੀਂ ਵੇਖ ਕੇ ਲਾਈਦਾ ਸੀ phone ਮੈਂ ਐਂਵੇਂ ਹੀ ਕੇ ਪੈਸੇ ਖ਼ਰਚ ਆਉਂਦੀ ਰਹਿਨੀ ਹਾਂ ਕੀ ਕਰੇ ਹੂ ਗੰਢਾਂ ਹੀ ਹੂ ਹੋਰ ਲੱਗਦਾ ਆ ਲੈ ਆਉਣੀ ਚਾਹੀਦੀ

ਲਿਆਉਣੀ ਚਾਹੀਦੀ ਹੈ ਨਹੀਂ ਤੇ ਲੋਕ ਇਹੋ ਹੋਊਗਾ ਬਾਜ ਚ ਰਾ ਓ ਨਹੀਂ ਨਹੀਂ ਲੈ ਆਓ ਨਾਲੇ ਰਾਜੇ ਨੂੰ ਮੈਂ ਕਹਿਣ ਡਈ ਆਪਣੇ ਨਾਲੋਂ ਕਿਤੇ ਚੰਗਾ ਹੈ ਉਹ ਜਾਓ ਲੈ ਆਉ ਦੋਵੇਂ ਜਾਣੇ ਜਾ ਕੇ ਨਾਲ ਵਿਚਾਰੇ ਨੂੰ ਵੀ ਦਬਾ ਦਿਓ ਦੋਵੇਂ ਜਾਣੇ ਲੈ ਆਓ ਆਖੀਂ ਮੈਨੂੰ ਵੀ ਨਾਲ ਖਾਂਸੀ ਆਉਣ ਡਈ ਐ ਤੇ ਭਾਜੀ ਹੋਰ ਵਧੀਆ ਦਵਾਈ ਦੇਵੀ

ਕੋਈ ਨਹੀਂ ਮੈਂ ਦੇ ਦੇਣੀਆਂ ਸੌ ਰੁਪਇਆ ਜਿਹੜਾ ਮੈਂ ਕਮਾਇਆ ਨਾ ਹੋਰ ਲੈ ਲਓ ਚਲੋ ਕੋਈ ਨਹੀਂ ਤੁਹਾਡੇ ਨਾਲੋਂ ਪੈਸੇ ਚੰਗੇ ਆ ਮੇਰੀ ਜਾਨ ਲੈ ਲਵੋ ਇਹਨਾਂ ਕੋਲ ਪੰਜ ਸੌ ਹੋ ਗਿਆ ਹੋਣਾ ਤੇ ਇਨ੍ਹਾਂ ਨੇ ਦੋ ਸੌ ਖਰਚਾ ਵੀ ਦਿੱਤਾ ਹੀ ਆਹੋ ਦੋ ਸੌ ਇਹ ਤੇ ਤਿੰਨ ਸੌ ਹੂੰਦਾ ਹੂੰਦਾ service ਦਾ ਪੰਜ ਸੌ ਰੁਪਈਆ ਹੱਸ ਕੇ ਆਹੋ ਪੰਜ ਸੌ ਤੇ ਇਕ ਦਿਨ ਦੇ ਵਿੱਚ ਉਡਾ ਦਿੱਤਾ ਤੇ ਤੁਸੀ ਕੀ ਕਮਾਉਣਾ ਕੀ ਕਮਾਉਣਾ ਤੇ ਕੀ ਖਾਣਾ ਤੇ ਕੀ

ਆਹੋ ਕੀ ਜੋੜਨਾ ਤੁਸੀਂ ਤੁਸੀਂ ਵੀ ਕੁਝ ਨਹੀਂ ਜੋੜ ਸਕਦੇ

ਮੈਂ ਕਿਹਾ ਬਹੁਤਾ ਸਰਸੇ ਸਰਸੇ ਵਾਲਾ ਖਰਚਾ ਹੈਗਾ ਸਾਡਾ ਆਹ ਬਹੁਤ ਜਾਦਾ ਹੈ ਕੇ ਸੁਮਨ ਤੇ ਆਦੀ ਆਦੀ ਦੀਦੀ ਤੁਸੀਂ ਖਰਚਾ ਨਹੀਂ ਘੱਟ ਕਰਨ ਡਏ

ਆਦੀ ਬਹੁਤ ਖਰਚਾ ਕਰਦੇ ਤੁਸੀਂ ਸਾਹਬ ਦੀ ਕਰ ਚਲ ਕਰਨਾ ਪੈਣਾ ਹੈ

ਉਹ ਤੇ ਕਰਨਾ ਪੈਣਾ ਹੂ ਹੂ

hello ਹੂ ਹੂ ਆਵਾਜ਼ ਇਕੋ ਇੱਕੋ ਆਉਂਦੀ ਹੈ ਆਉਣ ਨਹੀਂ ਡਈ ਅਵਾਜ ਆਉਣ ਡਈ ਆ ਮੰਮੀ ਮੇਰੇ ਵੱਲ ਵੇਦੀ ਆ ਪਤਾ ਨਹੀਂ ਕੀਹਦੇ ਨਾਲ ਲੱਗੀ ਹੈ ਕਦੇ ਦੀ

ਕਰ ਲੈ

ਗਾਜਰ ਹੈਂ ਨਹੀਂ ਸਹੀ ਬਈਆ ਨੇ ਅਵਾਜ਼ ਹੌਲੀ